ਅਸਲ ਆਪਣੇ ਕੀ ਕਰਦੇ ਏ ਆਪਣੇ ਤਾਂ ਕਿਰਪਾਨਾ ਲਾਠੀਆਂ ਏ ਨਾਲ ਲੜਦੇ ਵੀ ਗੇ ਅੰਗਰੇਜ ਲੈ ਆਏ ਹਥਿਆਰ

ਹਾਂ ਉਹ ਹਥਿਆਰਾਂ ਨਾਲ ਫ਼ਿਰ ਉਹਨਾ ਨੇ ਜੰਗ ਜਿੱਤੀ ਆ

ਹਾਂ ਕਿਉਂਕਿ ਰਾਜੇ ਮਹਾਰਾਜੇ ਨੂੰ ਇਹ ਵੀ ਕਿੱਥੇ ਕਿਰਪਾਨ ਨਾਲ ਲੜਣਾ ਸੋਟੀਆਂ ਨਾਲ ਲੜਣਾ ਕਿੱਥੇ ਨਾ ਸਿੱਧੇ ਹਥਿਆਰ ਲੈ ਕੇ ਗੋਲੀ ਮਾਰਨੀ ਕਿੱਥੇ ਏ ਜਿਵੇਂ ਤੋਪ ਦਾ ਹੋਗਿਆ ਬੰਦੂਕ ਹੋ ਗਈ

ਹਾਂਜੀ ਹਾਂ

ਇੱਧਰ ਦੇਖ ਲੋ ਮੰਗਲਪਾਂਡੇ ਵਾਲਾ ਕਿਵੇਂ ਸੰਘਰਸ਼ ਹੋਇਆ ਸੀਗਾ ਉਹ ਵੀ ਅੰਗਰੇਜਾ ਨਾਲ ਹੋਇਆ ਸੀਗਾ ਪਹਿਲਾਂ ਦੇ ਉਹ ਆਜਾਦੀ ਦਾ ਪਹਿਲਾਂ ਅਠਾਰਾਂ ਸੋ ਸਤਵੰਜਾ ਸੀ

ਹੋਰ ਤਲਾਸ਼ੀ ਦੀ ਲੜਾਈ ਹੋਈ ਸੀਗੀ

ਸਤਾਰਾਂ ਸਤਵੰਜਾ ਉਹ ਹੋਈ ਆ ਤੇ ਅਠਾਰਾਂ ਸੋ ਸਤਵੰਜਾ ਚ ਮੰਗਲ ਪਾਂਡੇ ਵਾਲਾ ਹੋਇਆ ਵਿਧਰੋਹ ਹੁੰਦੇ ਹੋਏ ਹੋਇਆ ਉਹਨਾ ਨੂੰ ਦੇਖਦੇ ਦੇਖਦੇ ਅੱਗੇ ਤੋਂ ਅੱਗੇ ਦੇਖਲੋ ਕਿੰਨੇ

ਜੋ ਪਰ ਜੋ ਉਸ ਚ ਰਾਜੇ ਮਹਾਰਾਜਿਆ time ਸੀਗਾ ਹੁਣ ਤਾਂ ਚਲੋ ਐਂ ਆ ਵੀ ਹੁਣ ਤਾਂ ਲੀਡਰ ਗਿਰੀ ਵੱਧਗੀ ਹਾਂ ਜੀ ਹਾਂ ਹੁਣ ਲੀਡਰਗਿਰੀ ਵੱਧਗੀ ਬੱਸ ਹਾਂ ਤੁਹਾਨੂੰ ਦੇਖਦਾ ਜੇ ਜੇ tax ਹੋ ਗਏ ਜਿਹੜਾ ਹੋਰ ਕੋਈ ਏ ਤਾਂ ਉਸ time ਵੀ ਸੀਗੇ ਹਾਂ tax ਹਾਂ ਕਰ ਦੇ ਰੂਪ ਚ ਲੈਂਦੇ ਤੇ ਕਰ

ਉਹ ਤਾਂ ਹੈ ਹੀ ਏ ਜੀ ਹਾਂ ਹੁਣ ਜਿਆਦਾ ਕਰਨ ਲੱਗ ਗਏ ਬਿਲਕੁਲ ਜੀ

ਜਿਹੜੇ ਪੁਰਾਣੇ ਬਜੁਰਗਾਂ ਨੂੰ ਪੁੱਛਲੋ ਅਗਲਾ ਕਹਿੰਦਾ ਵੀ ਹੁਣ ਤੇ ਲੀਡਰਾ ਨਾਲੋ ਨਾ

ਹਾਂ ਲੋਕ system ਤੋਂ ਦੁਖੀ ਹੋ ਕੇ ਅੰਗਰੇਜਾਂ ਤੋਂ ਭਜਾਏ ਏ system ਤੋਂ ਦੁੱਖੀ ਹੋ ਕੇ ਨਾ ਜਿਹੜਾ ਅੰਗਰੇਜਾ ਦਾ system ਸੀਗਾ ਇੱਕ discipline ਵਾਲਾ ਹੋ ਗਿਆ ਠੀਕ ਏ ਉਹ ਬਹੁਤ ਤਗੜਾ ਸੀਗਾ

ਜਿਹੜੇ ਪਰ ਹੁਣ ਦੇ ਕੀ ਆ ਲੀਡਰ ਜਿਹੜੇ ਆ ਗਏ ਜਾਂ ਹੋਰ ਆ ਗਏ ਇਹ ਕੀ ਹੈ ਹੁਣ ਦੇਸ਼ ਨੂੰ ਖਾ ਏ ਰਹੇ ਏ ਜੇ ਅੰਗਰੇਜ ਕਹਿੰਦਾ ਵੀ ਦਸ ਰੁਪਏ ਦੀ ਚੀਜ ਜਾ ਖਾਂਦੇ ਸੀਗੇ ਦਸ ਚੋ ਅੱਠ ਰੁਪਏ ਤਾਂ ਲਾਉਂਦੇ ਸੀਗੇ ਅੱਠ

ਛੇ ਰੁਪਏ ਤਾਂ ਲਾਉਂਦੇ ਸੀਗੇ ਚਾਰ ਰੁਪਏ ਖਾਂਦੇ ਸੀਗੇ ਹੁਣ ਕੀ ਏ ਹੁਣ ਕਹਿੰਦੇ ਏ ਜੇ ਦਸ ਰੁਪਏ ਕਮਾ ਰਹੇ ਓ ਦੱਸ ਦੇ ਦਸ ਹੀ ਖਾਜੋ

ਹਾਂਜੀ ਹਾਂ ਠੀਕ ਆ ਨਾ

ਭੰਗੀਆਂ ਮਿਸਲਾਂ ਘਨ ਘਨਇਆ ਨੱਕਿਆ

ਹਾਂ ਇਹ ਸਾਰੇ ਬੱਸ ਰਾਜੇ ਸੀਗੇ ਸਮਝਲੋ ਇੱਕ ਨਾ ਅਲੱਗ ਅਲੱਗ ਆਪਣਾ area ਵੰਡ ਲਿਆ ਬਣਾ ਲਿਆ

ਆਹ ਮਿਸਲ ਉਹਦੀ ਆ ਆਹ ਮਿਸਲ ਉਹਦੀ ਆ ਨਾਗਰਾਜ ਜੱਸਾ ਸਿੰਘ ਅਲੁਵਾਲਿਆ ਜੱਸਾ ਸਿੰਘ ਰਾਮਗੜਿਆ

ਹਰੀ ਸਿੰਘ ਨਲੂਆ ਹੋਰ ਅਹ ਇਹ ਲੋਕ ਨਾ ਥੋੜੇ ਦਿਮਾਗਦਾਰ ਸੀਗੇ

ਰਾਜੇ ਮਹਾਰਾਜੇ ਜਦੋਂ ਸੀਗੇ ਦੇਖੋ ਊਂ ਤਾਂ ਅੰਗਰੇਜਾਂ ਦੇ ਬਾਅਦ ਵੀ ਰਾਜੇ ਹੋਏ ਆ

ਮਹਾਰਾਜਾ ਭੁਪਿੰਦਰ ਸਿੰਘ ਠੀਕ ਆ ਹੁਣ ਕੈਪਟਨ ਏ ਅਮਰਿੰਦਰ ਸਿੰਘ ਮੁੱਖ ਮੰਤਰੀ ਉਹ ਵੀ ਰਾਜਾ ਹੀ ਸੀਗਾ

ਹਾਂ ਕਿੱਦਾਂ ਹੈ ਤਾਂ ਰਾਜਾ ਮਿਲਣਾ ਤਾਂ ਦੇਖੋ hello ਦੇਣਾ ਜੀ

ਠੀਕ ਏ ਹਮ ਚਲੋ ਇਤਿਹਾਸ ਇਸ ਚੀਜ਼ ਤੋਂ ਸਿੱਖਿਆ ਲੈਣੀ

ਇਹਦਾ ਮਤਲਬ ਕੀ ਹੈ ਸੀਗਾ ਵੀ ਜਦੋਂ ਪੁਰਾਣੇ ਇਤਿਹਾਸ ਪੁਰਾਣੇ ਬਜੁਰਗਾਂ ਨੇ ਗ਼ਲਤੀਆ ਕਰੀਆਂ ਦੁਬਾਰਾ ਨਾ ਦੋਹਰਾਈਆਂ ਜਾਣ ਬੱਸ ਬੱਸ by ਤਾਂਹੀ ਹੈ ਵੀ history ਦੀਆਂ ਕ਼ਿਤਾਬਾ ਬਣੀਆਂ ਜਾਂ

ਹਾਂ history ਪੜਾਉਣ ਦਾ ਮਤਲਬ ਉਹ ਸੀਗਾ ਬੀ ਉਹ ਉਹ ਜਮਾਨੇ ਦੀ history ਪੜੋ ਕੀ ਗਲਤੀਆਂ ਰਹੀਆਂ ਕੀ ਚੰਗਿਆਈਆਂ ਸੀ ਕੀ ਕੀ ਸੀਗਾ ਪਰ ਹੁਣ ਕੀ

ਆਪਣੇ ਸਿਰਫ ਇਹ ਏ ਵੀ ਇਹਨੂੰ ਇੱਕ subject ਬਣਾ ਲਿਆ

ਪਹਿਲੀ ਤੋਂ ਲੈ ਕੇ ਹਾਂ ਵੀ ਦਸਵੀ ਬਾਰਵੀ ਤੱਕ ਉਹ subject ਪੜ੍ਨਾਹ ਉਸ ਚ ਕੰਨਾ

ਆਪਾਂ ਸਿਰਫ subject ਜੋਗੇ ਰਿਹਗੇ ਉਹ ਮੈਂ ਤਾਂ ਕਈ ਵਾਰ ਸੁਣਿਆ ਵੀ ਹਾਂ history ਰੱਖ ਲੋ number ਵੱਧ ਆ ਜਾਂਦੇ ਏ ਕਿਆ history ਰੱਖੇ ਉਹਦਾ ਫਾਇਦਾ ਤਾਂ ਕੋਈ ਹੈ ਨੀ number

ਉਹ ਉਹੀ ਗੱਲ ਏ ਨਾ ਬੀ ਇਹ ਚੀਜ਼ਾ ਇਸ ਗੱਲਾਂ ਨੂੰ ਆ ਗਏ ਵੀ ਉਹਦੇ ਵਿੱਚ ਜਿਹੜੀਆ ਚੀਜ਼ਾ ਇਤਿਹਾਸਿਕ ਚੀਜ਼ਾ ਨੇ ਉਹਨਾ ਨੂੰ

ਇੰਨਾ ਵਧੀਆ ਇਤਿਹਾਸ ਏ ਹੁਣ ਹਾਂ ਹੁਣ ਜਿਹੜੇ ਜਿੰਨੇ ਵੀ ਗ੍ਰੰਥ ਬਣੇ ਨੇ ਠੀਕ ਏ ਜੀ ਜਿਹੜੇ ਗ੍ਰੰਥ ਚ ਕੀ ਆਪਣਾ ਨਾ ਇਤਿਹਾਸ ਲਿਖਿਆ ਹੋਇਆ ਹੋਰ ਕੁੱਝ ਨੀ ਹੈਗਾ

ਠੀਕ ਏ ਕਹਿਨਾ ਬੀ ਇਤਿਹਾਸ ਨੂੰ ਸਮਝੋ

ਆਪਾਂ ਹੁਣ ਲੋਕ ਹੁਣ ਸਮਜਹੇ ਨੀ ਬੱਸ ਉਹ ਗ੍ਰੰਥ ਬਣਾ ਲਿਆ ਉਹਨੂੰ ਪੂਜਣ ਲੱਗ ਗਏ ਵੀ ਆਪਾਂ ਪੜ੍ਹਨਾ ਨੀ ਹੈਗਾ ਵੀ ਕੀ ਏ ਵਿੱਚ ਸਮਝਣਾ ਨੀ ਹੈਗਾ

ਠੀਕ ਏ ਹੁਣ ਤੁਸੀਂ ਰਾਮਾਇਣ ਲੈ ਲੋ

ਰਮਾਇਣ ਵਿੱਚ ਕਿੰਨਾ ਕੁੱਝ ਹੈਗਾ

ਦਿਖਾਈ ਹੈਗੀ ਏ ਕਿੰਨਾ ਹਨਾ ਬਹੁਤ ਕੁੱਝ ਏ ਪਰ ਆਪਾਂ ਕੀ ਆ ਹੁਣ ਪੂਜਦੇ ਆ ਪਰ ਸਮਝਦੇ ਨੀ ਹੈਗੇ ਅਮਲ ਨੀ ਕਰਨਾ

ਲਿਖਿਆ ਉਹ ਵੀ ਅਮਲ ਕਰੋ

ਜਰੂਰੀ ਨੀ ਅਮ੍ਰਿਤ ਵਾਲਿਆਂ ਦੇ ਟੱਬਰਾਂ ਦੇ ਟੱਬਰ ਖਤਮ ਹੋ ਜਾਂਦੇ ਏ

ਇਹ ਸਮਝਣ ਵਾਲੀਆਂ ਚੀਜ਼ਾਂ ਨੇ ਜੀ ਪੂਜਨ ਵਾਲੀਆਂ ਚੀਜ਼ਾਂ ਨੀ ਹੈਗੀਆ ਪੂਜੋ ਨਾ ਇਹਨਾ ਨੂੰ ਪੜ੍ਹੋ ਇੱਕ ਗੁਰੂ ਦੀ ਤਰ੍ਹਾਂ ਮੰਨ ਕੇ ਨਾ ਸਮਝੋ ਕੁੱਝ

ਠੀਕ ਏ ਉਹੀ ਏ ਨਾ ਵੀ ਪੁੱਜਣ ਲੱਗ ਗਏ ਪੁੱਜੋ ਨਾ ਵਿੱਚ ਕੀ ਲਿਖਿਆ ਏ ਹੋਰ ਉਹਦਾ ਮਤਲਬ

ਗ਼ਲਤੀਆ ਕਰਨੀਆ ਪੁਰਾਣੇ ਸਮੇਂ ਚ ਕਰੀਆਂ ਨੇ ਉਹ ਦੁਬਾਰਾ ਨਾ ਹੋਣ ਹਮ ਆਪਾਂ ਕਰਾਗੇ

ਆਪਾਂ ਤਾਂ ਜਿੰਨਾ ਕਰ ਉੰਨਾ ਕਰਦੇ ਆ

ਹਾਂ ਚਲੋ ਠੀਕ ਏ

ਸਕੂਲਾ ਚ ਵੀ ਚਾਹੀਦਾ ਨਾ ਸਮਜਾਉਣ ਚੀਜ਼ਾਂ ਬੱਚਿਆਂ ਨੂੰ ਇੱਕ subject ਨਾ ਨਾ ਬਣਾਉਣ ਇੱਕ subject ਬਣਾ ਲਿਆ ਇੱਕ teacher ਬਣਾ ਲਿਆ ਉਹਦੇ ਵਾਸਤੇ

ਚਲੋ